prime membership ਲਈ ਪੁੱਛਣਾ ਚਾਹ ਰਹੀ ਸੀ ਉਹਦਾ ਕੀ procedure ਏ ਮੈਂ amazon ਦੀ ਲੈਣਾ ਚਾਹ ਰਹੀ ਸੀ ਉਹਦੀ ਕੀ qualities ਨੇ ਉਹਦੀ ਕੀ facilities ਕੀ ਨੇ ਉਹ ਲੈਣ ਦੇ prime membership ਲੈਣ ਦੇ ਜਿਸ ਤਰ੍ਹਾਂ ਮੈਨੂੰ scheme ਵਿੱਚ ਕੀ ਕੀ ਮੈਨੂੰ ਉਹਦੇ ਅਮ ਕੀ facilities ਮਿਲ ਜਾ ਸਕਦੀਆਂ ਨੇ ਮੈਨੂੰ mam ਮੈਂ ਤੁਹਾਨੂੰ ਜਰੂਰ ਸਾਰੀ information ਦੇਵਾਗੀ but ਕੀ ਮੈਂ ਉਸ ਤੋਂ ਪਹਿਲਾਂ ਤੁਹਾਡਾ ਇਹ ਵਾਲਾ purchase ਦਾ order ਦੁਬਾਰਾ generate ਕਰ ਦੇਵਾ

ਜੀ mam ਤੇ ਮੈਂ ਇਸੇ company ਦੇ ਹੀ chia seeds ਤੁਹਾਡੇ ਨਾਮ ਤੇ order ਕਰ ਰਹੀ ਆ

ਅਹ mam ਪਿੱਛਲਾ ਜਿਹੜਾ amount ਸੀ ਉਹ ਤੁਸੀਂ ਆਪਣੇ amazon pay balance ਤੋਂ pay ਕੀਤਾ ਸੀ

ਤੇ ਇਹ ਵਾਲਾ ਵੀ amazon pay balance ਦੇ through ਹੀ ਹੋਏਗਾ right

ਵਾਪਸ ਤੁਹਾਡਾ amazon pay balance ਵਿੱਚ ਹੀ credit ਹੋ ਜਾਏਗਾ

ਅਹ mam ਇੱਕ ਵਾਰੀ check ਕਰਨਾ ਤੁਹਾਨੂੰ ਇੱਕ SMS ਆਇਆ ਹੋਏਗਾ ਨਾਲ ਤੁਹਾਡੇ amazon APP ਦੇ ਉੱਤੇ order ਦਾ confirmation ਵੀ ਆਇਆ ਹੋਏਗਾ ਹਾਂਜੀ ਇੱਕ minute ਜਰਾ ਇੱਕ second hold ਕਰਨਾ ਜਰਾ ਦੇਖਦੀ ਆ

ਹਾਂਜੀ ਹਾਂਜੀ mam ਆ ਗਿਆ

ਅਹ mam ਬਾਕੀ prime membership ਦੇ ਜਿਹੜੇ benefits ਨੇ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਨੀ ਆ

prime membership ਜਿਹੜੀ ਏ ਉਹ ਦੋ ਤਰ੍ਹਾਂ ਦੀ ਏ ਇੱਕ ਤੇ monthly basis ਤੇ ਹੰਦੀ ਏ and yearly basis ਵੀ ਤੇ ਹੁੰਦੀ ਏ ਅਗਰ ਤੁਸੀਂ ਪਹਿਲਾਂ trial ਲੈਣਾ ਚਾਉਂਦੇ ਹੋ ਦੇਖਣ ਵਾਸਤੇ ਕੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਏ ਤੇ ਉਹ ਤੁਸੀਂ ਪਹਿਲਾਂ one month ਲਈ apply ਕਰ ਸਕਦੇ ਓ ਠੀਕ ਏ ਜੀ

charges ਹੈਗੇ ਨੇ two hundred and ninety nine rupees

ਅਗਰ ਤੁਸੀਂ one year ਦੀ ਲੈਣਾ ਚਾਹੁੰਦੇ ਓ ਤੇ ਉਹਦੇ charges ਹੈਗੇ ਨੇ twelve hundred and ninety nine rupees

ਠੀਕ ਏ ਜੀ so obviously ਤੁਹਾਨੂੰ ਅਗਰ ਤੁਸੀਂ one year ਦਾ ਇੱਕਠਾ ਲੈਂਦੇ ਓ ਤੇ definitely ਉਹਦੇ ਵਿੱਚ ਬਹੁਤ ਜਿਆਦਾ benefit ਏ but as a customer care executive ਮੈਂ ਤੁਹਾਨੂੰ ਇਹ ਸਲਾਹ ਦੇਵਾਗੀ ਕੀ ਤੁਸੀਂ ਪਹਿਲਾਂ one month ਦਾ trial ਲਵੋ and ਤੁਸੀਂ ਦੇਖੋ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਏ definitely I am sure ਕੀ ਤੁਸੀਂ ਇੱਕ ਮਹੀਨੇ ਬਾਅਦ one year ਦਾ ਜਰੂਰ apply ਕਰੋਗੇ because ਇਹਦੇ ਬਹੁਤ benefits ਹੈਗੇ ਨੇ ਇੱਕ ਤੇ ਤੁਹਾਨੂੰ ਜਦੋ ਤੁਸੀਂ ਕੋਈ product search ਕਰਦੇ ਓ prime members ਵਾਸਤੇ ਉਹ products ਜਿਹੜੇ ਨੇ ਜਿਹਨਾ ਨੇ ਆਪਣੇ enlist ਕੀਤੇ ਹੁੰਦੇ ਨੇ ਉਹਦੇ ਵਿੱਚ ਜਿਹੜੇ companies ਨੇ

ਜਾ extra discount ਕੁੱਝ products ਤੇ ਤੁਹਾਨੂੰ ਮਿਲ ਜਾਂਦਾ ਦੂਸਰੀ ਚੀਜ ਤੁਹਾਨੂੰ ਕਾਫੀ products ਤੇ ਕੋਈ ਵੀ delivery charge ਨਹੀਂ ਲੱਗੇਗਾ

benefit ਹੈ ਕੇ ਜਦੋਂ ਵੀ ਸਾਡੀ prime ਤੇ sale ਲੱਗਦੀ ਏ ਉਹ ਇੱਕ specific sale ਹੁੰਦੀ ਏ ਜਿਹੜੀ ਸਿਰਫ prime members ਵਾਸਤੇ ਹੁੰਦੀ ਏ and ਉਹਦੇ ਵਿੱਚ prime members ਨੂੰ ਉਹ benefit ਦਿੱਤਾ ਜਾਂਦਾ ਉਸ sale ਦਾ ਸਾਲ ਵਿੱਚ ਦੋ ਵਾਰੀ ਲੱਗਦੀ ਏ ਦੋ ਦਿਨ ਵਾਸਤੇ ਠੀਕ ਏ ਜੀ

ਦੂਸਰੀ ਚੀਜ ਤੁਹਾਨੂੰ ਇਹਦੇ ਵਿੱਚ videos ਮਿਲਦੀਆਂ ਨੇ ਉਹਦੇ ਵਿੱਚ movies ਅਲੱਗ ਅਲੱਗ ਤਰ੍ਹਾਂ ਦੀਆ ਅਲੱਗ ਅਲੱਗ genres ਦੀਆਂ ਸਾਰੇ languages ਵਿੱਚ ਉਹ movies ਮਿਲਦੀਆਂ ਨੇ ਨਾਲ ਤੁਹਾਨੂੰ ਉਹਦੇ ਵਿੱਚ TV shows ਉਹ ਸਾਰਾ ਕੁੱਝ ਤੁਹਾਨੂੰ prime membership ਦੇ ਨਾਲ ਹੀ ਮਿਲਦਾ ਏ so ਇਹ ਤੁਹਾਨੂੰ benefits ਹੈਗੇ ਨੇ ਬਾਕੀ ਤੁਸੀਂ ਅਗਰ ਤੁਸੀਂ ਇੱਕ ਮਹੀਨੇ ਦਾ trial ਲੈਣਾ ਚਾਉਂਦੇ ਓ ਤੇ ਤੁਸੀਂ ਮੈਂ ਤੁਹਾਨੂੰ suggest ਕਰ ਰਹੀ ਆ ਤੁਸੀਂ ਜਰੂਰ ਲਵੋ ਸਾਡੇ ਬਹੁਤ ਜਿਆਦਾ happy customers ਹੈਗੇ ਨੇ and definitely prime members ਨੂੰ ਬਾਕੀਆ ਨਾਲੋ ਥੋੜੀ ਜੀ priority ਮਿਲਦੀ ਏ ਨੀ benefits ਤੇ ਕਾਫੀ ਦੱਸ ਰਹੇ ਹੋ ਤੁਸੀਂ prime membership ਦੇ ਲੇਕਿਨ ਮੈਂ ਇੱਕ month ਦਾ trial ਵਾਲਾ ਹੀ ਲੈਣਾ ਚਾਹਵਾਗੀ ਤਾਂ ਕੀ ਮੈਂ ਥੋੜਾ ਆਪਣਾ experience ਕਰ ਪਾਵਾ ਕਿਉਂਕਿ ਪਹਿਲਾ experience ਤਾਂ ਬਹੁਤ bad ਰਿਹਾ but ਹੁਣ next ਇੱਕ month ਦਾ experience ਦੇਖ ਕੇ ਤੇ ਉਸ ਤੋਂ ਬਾਅਦ ਮੈਂ ਇੱਕ ਸਾਲ ਦਾ ਇੱਕ ਸਾਲ ਦਾ ਅੱਗੇ ਉਹ ਕਰਲਾਂਗੀ ਜਿਸ ਤਰ੍ਹਾਂ ਕੀ but ਹਜੇ ਮੈਨੂੰ ਇੱਕ month ਦਾ trial

ਜੀ mam ਅਹ mam ਇਹਦੇ ਵਿੱਚ ਕੀ ਮੈਂ ਸਹਾਇਤਾ ਕਰ ਸਕਦੀ ਆ ਅਗਰ ਤੁਸੀਂ ਚਾਹੋ ਤੇ ਮੈਂ ਹੁਣੇ ਤੁਹਾਡੀ membership ਲਈ ਤੁਹਾਨੂੰ ਦੱਸ ਦਿੰਨੀ ਆ ਕਿਸ ਤਰ੍ਹਾਂ apply ਕਰਨਾ ਹੈ ਹਾਂਜੀ ਤੁਸੀਂ ਦੱਸ ਦੋ ਕਿਸ ਤਰ੍ਹਾਂ apply ਹੋਏਗਾ

mam ਜਿਸ ਤਰ੍ਹਾਂ ਕੀ ਮੈਂ ਦੇਖ ਸਕਦੀ ਆ ਤੁਹਾਡੇ amazon pay balance ਵਿੱਚ ਇਸ ਵੇਲੇ five hundred rupees ਹੈਗੇ ਨੇ

ਤੁਸੀਂ ਆਪਣੇ amazon ਦਾ APP ਖੋਲੋ ਜੀ

ਇੱਕ ਵਿੱਚ amazon pay ਹੈ ਜਿਹਦੇ through ਤੁਸੀਂ ਆਪਣਾ pay balance add ਕੀਤਾ ਹੋਏਗਾ

ਨਾਲ ਉਹਦੇ pay bills ਉਹ ਸਾਰਾ ਠੀਕ ਏ ਜੀ ਤੁਸੀਂ ਉਹਦੇ ਤੇ click ਕਰੋ

ਹਾਂਜੀ ਉਹਦੇ ਵਿੱਚ ਤੁਹਾਡੇ ਕੋਲ ਇੱਕ option ਹੋਏਗਾ amazon prime membership ਦਾ

ਹਾਂਜੀ ਉਹਦੇ ਵਿੱਚ option ਏ one month ਜਾਂ one year ਦਾ

ਹਾਂਜੀ ਹਾਂਜੀ one month ਤੇ ਮੈਂ ਕਰਤਾ click ਠੀਕ ਏ ਜੀ ਹੁਣ ਉਹਦੇ ਵਿੱਚ ਖੁੱਲਾ ਹੋਏਗਾ pay two ninety nine two ninety nine ਹਾਂਜੀ ਹਾਂਜੀ

ਉਹਦੇ ਵਿੱਚ ਥੱਲੇ options ਦਿੱਤੀਆਂ ਹੋਣਗੀਆਂ ਕੀ ਤੁਸੀਂ ਕਰੇ ਅਹ debit card ਜਾਨ NET banking ਦੇ through pay ਕਰਨਾ ਚਾਉਂਦੇ ਓ ਜਾਨ ਤੁਸੀਂ ਆਪਣੇ amazon pay balance ਦੇ through pay ਕਰਨਾ ਚਾਹੁੰਦੇ ਓ ਜੀ amazon pay balance ਤੋਂ ਠੀਕ ਏ mam ਫਿਰ ਤੁਸੀਂ ਇਹਦੇ ਵਿੱਚ click ਕਰੋ pay through amazon pay balance

ਠੀਕ ਏ ਜੀ ਉਹ ਥੱਲੇ ਇੱਕ option ਹੋਏਗਾ ਤੁਸੀਂ ਉਹਨੂੰ swipe ਕਰ ਦਿਉ ਹਾਂਜੀ ਹੋ ਗਿਆ ਹਾਂਜੀ mam ਆ ਤੁਹਾਡੀ one month ਦੀ membership ਜਿਹੜੀ ਏ ਉਹ confirm ਹੋ ਗਈ ਏ

ਇੱਥੇ confirmation show ਹੋ ਰਹੀ ਹੈ ਤੁਹਾਨੂੰ ਵੀ ਉੱਥੇ confirmation ਦਾ message ਆ ਚੁੱਕਾ ਹੋਏਗਾ ਹਾਂਜੀ ਅਹ ਆਗਿਆ ਆਗਿਆ ਜੀ ਠੀਕ ਏ mam ਅਹ congratulation ਹੁਣ ਤੁਸੀਂ one month ਲਈ ਸਾਡੇ ਸਾਰੇ prime member ਦੇ ਜੋ ਵੀ benefits ਹੈਗੇ ਨੇ ਉਹਨਾ ਨੂੰ enjoy ਕਰ ਸਕਦੇ ਓ once again mam I am very sorry for your bad experience ਜੋ ਤੁਹਾਨੂੰ ਹੋਇਆ and I am sure ਕੀ ਤੁਹਾਨੂੰ ਦੁਬਾਰਾ ਇਸ ਤਰ੍ਹਾਂ ਦਾ experience ਨਹੀਂ ਹੋਏਗਾ amazon ਇਸ ਚੀਜ ਦਾ ਧਿਆਨ ਰੱਖੇਗੀ ਮੈਂ infract ਤੁਹਾਡੀ complaint ਵੀ generate ਕੀਤੀ ਏ ਜਿਹੜੇ ਮੈਂ ਆਪਣੇ backend team ਨੂੰ ਭੇਜ ਚੁਕੀ ਆ ਠੀਕ ਏ ਜੀ

ਇੱਕ ਮਹੀਨਾ ਇਹ ਸਾਰੇ benefit enjoy ਕਰਨ ਤੋਂ ਬਾਅਦ ਤੁਸੀਂ ਜਰੂਰ ਸਾਡੇ ਇੱਕ ਸਾਲ ਲਈ apply ਕਰੋਗੇ

amazon ਵਿੱਚ call ਕਰਨ ਲਈ ਸ਼ੁਕਰੀਆ ਤੁਹਾਡਾ ਦਿਨ ਸ਼ੁਭ ਰਹੇ mam ਇੱਕ ਛੋਟੀ ਜੀ ਮੇਰੀ request ਏ ਕੀ ਇਹ call ਰੱਖਣ ਤੋ ਬਾਅਦ ਤੁਹਾਨੂੰ ਇੱਕ feed back ਵਾਸਤੇ SMS ਆਏਗਾ please ਅਗਰ ਤੁਹਾਡਾ experience ਇਸ call ਤੇ ਚੰਗਾ ਰਿਹਾ ਏ ਤੇ ਉਹਦੇ ਵਿੱਚ ਤੁਸੀਂ ਆਪਣਾ feed back ਉਸ ਦੇ ਹਿਸਾਬ ਨਾਲ ਦੇ ਦੇਣਾ

thank you mam thank you

hello. ਹਾਂਜੀ, ਬਾਈ ਜੀ ਕੀ ਹਾਲ ਹੈ?

ਕੀ ਹਾਲ ਹੈ ਬਾਈ? ਹਾਂਜੀ ਵਿੱਕੀ ਜੀ, ਕੀ ਹਾਲ-ਚਾਲ ਹੈ ਜੀ?

ਐਨ ਵਧੀਆਂ ਜੀ.

ਹਾਂਜੀ, ਹਾਂਜੀ. ਸਾਰੇ ਵਧੀਆ. ਤੁਸੀਂ ਦੱਸੋ ਤੁਸੀਂ ਕਿਵੇਂ ਓ? ਮੈਂ ਵੀ ਠੀਕ ਹਾਂ ਬਾਈ .

ਹੋਰ ਕੀ ਕਰਦੇ ਹੁੰਨੇ ਓ ਅੱਜਕਲ੍ਹ? ਕੁੱਝ ਨਹੀਂ. ਬੱਸ. BA ਪੂਰੀ ਹੋਈ ਸੀ ਮੇਰੀ ਹੁਣ. ਅੱਛਾ ਮੈਂ ਅੱਜ ਮੈਂ ਚੱਲ ਬਾਈ ਨੂੰ phone ਕਰਾਂ ਕਿੰਨੇ ਦਿਨ ਹੋ ਗਏ ਹਾਲ-ਚਾਲ ਪੁੱਛੀਏ ਬਾਈ ਦਾ. ਹਾਂਜੀ ਹਾਂ ਵਧੀਆ ਕੀਤਾ ਜੀ. ਹੋਰ ਕੀ ਚੱਲ ਰਿਹਾ ਵੀਰੇ? ਕੁੱਝ ਨਹੀ ਬੱਸ ਮੇਰੀ ਵੀ study ਪੂਰੀ ਹੋ ਗਈ. ਮੈਂ ਵੀ ਅੱਗੇ ਸੋਚ ਰਿਹਾ ਵੀ ਹਾਂਜੀ ਕੀ ਕਰਨਾ ਅੱਗੇ. ਕੀ ਸੋਚਿਆ ਫਿਰ? ਕੁੱਝ ਯਾਰ ਵੀ suggestion ਹੀ ਲੈਣਾ ਕਿਸੇ ਨਾ ਕਿਸੇ ਤੋਂ ਵੀ ਹਾਂ ਵੀ ਕਿਸ, ਕੁੱਝ ਕੀਤਾ ਜਾਵੇਂ ਅੱਗੇ ਮੈਂ ਸੋਚ ਰਿਹਾ ਇੱਕ ਮੈਂ ਸੋਚੀ ਜਾਣਾ ਬਾਹਰ ਚਲਜੀਏ ਜਾਂ ਇਥੇਂ ਕੁੱਝ ਕੀਤਾ ਜਾਵੇ.

ਮੈਂ ਗੱਲ ਇੱਦਾ ਸੀ ਬਾਈ ਜੇ ਇੱਥੇ ਤੁਹਾਨੂੰ ਪਤਾ ਤੁਸੀਂ ਉਰੇ ਕੰਮ ਕਰੋਗੇ. ਉਰੇ salary ਵੀ ਨਹੀਂ ਹੈਗੀ timing ਵੀ ਜਿਆਦਾ.

ਹਾਂਜੀ ਹਾਂਜੀ. ਮੈਂ ਸੋਚ ਫਿਰ ਤੁਸੀਂ ਬਾਹਰ ਜਾਣ ਬਾਰੇ ਵਧੀਆ ਸੋਚ ਰਹੇ ਹੋ. IELTS ਵਗੈਰਾ ਦੀ ਫਿਰ ਕੀਤੀ ਸ਼ੁਰੂ ਕਿ ਹਜੇ ਕਰਨੀ ਹੈ? ਨਹੀਂ ਮੈਨੇ ਹਜੇ BA ਹੀ complete ਕੀਤੀ ਹੈ ਹਜੇ ਤਾਂ ਮੈਂ free ਘਰੇ ਹੀ ਬਸ.

ਇਹ time ਵੀ ਵਧੀਆ, ਨਾਲੇ ਤੁਹਾਡੀ ਹੁਣੀ BA complete ਹੋਈ ਹੈ. ਨਾਲ ਦੀ ਨਾਲ ਤੁਸੀਂ IELTS ਨਾਲੇ time save ਹੋਏਗਾ. ਹਾਂਜੀ ਮੈਂ ਓਹੀ ਸੋਚ ਰਿਹਾਂ .

IELTS ਕੀਤੀ ਜਾਵੇਂ ਹਾਂਜੀ ਹਾਂਜੀ. ਅਪਨੇ, ਉਰੇ ਹੈ institute ਆਪਣੇ ਵਧੀਆਂ ਨੇ.

ਅੱਛਾ ਤੁਸੀਂ, ਤੁਸੀਂ ਨਹੀਂ ਕਰਨੀ. ਤੁਸੀਂ ਵੀ ਕਰਨੀ ਹੈ? ਨਹੀਂ-ਨਹੀਂ. ਮੈਂ ਨਹੀਂ ਕਰਨੀ ਹੈਗੀ. ਮੇਰਾ ਤਾਂ ਆਪਣਾ ਉਰੇ ਹੀ business ਹੈ, family business ਓਹੀ ਅੱਗੇ.

ਹਾਂਜੀ ਹਾਂ ਤੁਹਾਡਾ ਤਾਂ ਵਧੀਆ.

ਮੈਂ ਜਾਂ ਵੀ ਨਹੀਂ ਸਕਦਾ ਨਾ ਬਾਹਰ ਕਿਉਂਕਿ ਫਿਰ ਔਖਾ ਹੋ ਜਾਂਦਾ ਪਿੱਛੋ.

ਹਾਹਾ ਹਾਂਜੀ ਹਾਂ ਤਾਂ ਕਰਕੇ ਸਾਰਾ ਕੁਝ ਦੇਖਣਾ ਪੈਂਦਾ ਆਪਾਂ ਨੂੰ. ਹਹ ਹਾਂਜੀ ਹਾਂ ਮੈਂ ਪਹਿਲਾਂ ਵੀ ਤੁਸੀਂ ਦੱਸਿਆ ਵੀ ਤੁਹਾਡੇ ਪਾਪਾ ਦੀ ਅਅ

ਹਾਂਜੀ ਹਾਂਜੀ ਬਾਈ, ਤਾਂ ਕਰਕੇ ਤੁਸੀਂ ਵਧੀਆ ਸੋਚਿਆ ਬਾਈ IELTS ਕਰੋ ਬਾਹਰ ਜਾਓ, ਆਪਣਾ future ਬਣਾਓ ਵਧੀਆ. ਉਰੇ ਹੈ ਵੀ ਨਹੀਂ ਕੁਝ ਬਾਈ.

ਮੈਨੂੰ ਹੁਣ ਸਮਝ ਨਹੀਂ ਆ ਰਿਹਾ ਮੈ ਕਿੱਥੇ ਅਅ ਜਾਵਾਂ ਜਾਂ ਕਿਵੇਂ ਕਰਾਂ ਮੈਨੂੰ ਨਾ ਕੁਝ ਪਤਾ ਨਹੀਂ ਇਸ ਬਾਰੇ. ਤੁਸੀਂ ਨਾਂ ਆਪਣੇ, ਆਪਣਾ ਲੀਲਾ ਭਵਨ ਹੈ.

ਉੱਥੇ ਅਅ ਹੈਗੇ ਨੇ institute ਵਧੀਆ. epic ਵੀ, ਦੋ-ਤਿੰਨ ਹੋਰ institute ਨੇ ਤੁਸੀਂ ਉੱਥੇ survey ਕਰਕੇ ਆਇਓ, ਜਿਹੜਾ ਤੁਹਾਨੂੰ ਵਧੀਆ ਲੱਗੇਗਾ ਹੈ ਨਾ.

ਉੱਥੇ ਜਾਕੇ ਤੁਸੀਂ ਪੁਛਿਓ ਵੀ ਕਿਵੇਂ ਉਨ੍ਹਾਂ ਦੇ ਅੱਗੇ link ਹੁੰਦੇ ਨੇ, immigration ਵਾਲਿਆਂ ਨਾਲ ਓਹ ਅੱਗੇ ਕਰਾਂ ਦਿੰਦੇ ਹੁੰਦੇ ਨੇ. ਹਾਂਜੀ ਹਾਂਜੀ .

ਕਰੋ ਹੁਣ time waste ਨਾਂ ਕਰੋਂ ਤੁਸੀਂ . time waste ਤਾਂ ਫਿਰ ਓਹ ਮੈਨੇ ਨਾ ਫੀਸ ਵਗੈਰਾ ਦਾ ਵੀ ਦੇਖਣਾ ਤੁਹਾਨੂੰ ਪਤਾ ਮੇਰੇ ਘਰਦੀ ਹਾਲਤ ਵੀ ਐਂਵੇਂ ਦਿਓ ਹੈ ਨਾ. ਹਾਂ ਇਸੇ ਕਰਕੇ ਤਾਂ ਆਪਾਂ ਬਾਹਰ ਜਾਣ ਬਾਰੇ ਸੋਚ ਰਹੇਂ ਹਾਂ ਕਿ ਆਪਾਂ ਆਪਣੇ family ਸੁਧਾਰੀਏ ਹੈ ਨਾਂ ਆਪਣਾ lifestyle ਵਧੀਆ ਹੋਵੇ ਅੱਗੇ.

ਤੁਹਾਨੂੰ ਪਤਾ ਹੋਉਗਾ ਮਤਲਬ ਕਿੰਨਾ ਕ ਖਰਚਾ ਵਗੈਰਾ ਆ ਜਾਂਦਾ ਇਸਤੇ? ਖਰਚਾ ਅਅ ਦੇਖੋ ਪਹਿਲਾਂ ਤਾਂ ਆਪਾਂ ਨੂੰ IELTS ਕਰਨੀ ਪੈਂਦੀ ਹੈ. ਓਹਦਾ ਵੀ time period ਹੁੰਦਾ. ਹਾਂਜੀ .

ਉਸ 'ਚ ਵੀ ਚਾਰ ਤਰ੍ਹਾਂ ਦੇ paper ਹੁੰਦੇ ਨੇ IELTS ਵਿੱਚ ਵੀ ਅੱਗੇ ਹੈ ਨਾ. listening, speaking, writing. ਇਹ ਸਾਰੇ ਆਪਾਂ ਨੂੰ clear ਕਰਨੇ ਪੈਂਦੇ ਨੇ . ਨਹੀਂ ਮਤਲੱਬ IELTS ਦੀ ਫੀਸ ਵਗੈਰਾ ਵੀ institute ਦੀ ਹੁੰਦੀ ਹੈ ਨਾ.

ਉਸਦੀ month base ਤੇ ਵੀ ਹੁੰਦੀ ਹੈ ਇੱਕਠੀ ਵੀ ਭਰਾ ਦੇਣੇ ਹੈ. ਅੱਛਾ ਜੀ . ਹਾਂਜੀ ਹਾਂ ਛੇ ਤੋ ਸੱਤ ਹਜ਼ਾਰ ਲਾ ਲੋ ਵਧੀਆ institute ਦੀ . ਅੱਛਾ ਜੀ ਤੇ ਤੁਸੀਂ

ਤੁਹਾਡਾ ਵੀ institute ਸੀ ਪਹਿਲਾਂ ਇੱਕ ਮੈਂ ਤੁਹਾਡੇ ਪਾਪਾ ਦਾ.